ਇਥੇ ਸਾਨੂੰ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਹਨ।

ਪਾਰਕਿੰਗ ਦੇ ਅੰਦਰ ਬਹੁਤ ਸਾਰੀਆਂ ਕਾਰਸ ਲੱਗੀਆਂ ਹੋਈਆਂ ਹਨ।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

ਜਿਸ ਦੇ ਅੰਦਰ ਬਹੁਤ ਸਾਰੀਆਂ ਕਾਰਜ਼ ਲੱਗੀਆਂ ਹੋਈਆਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਦੇ ਪਿੱਛੇ ਸਾਨੂੰ ਬਹੁਤ ਸਾਰੇ ਦਰਖਤ ਦੇਖਣ--

ਚਰਚ ਦੇ ਬਾਹਰ ਬਹੁਤ ਸਾਰੇ ਲੋਕ ਖੜੇ ਹੋਏ ਹਨ।

ਇਥੇ ਸਾਨੂੰ ਇੱਕ ਏ_ਸੀ ਵੀ ਲੱਗਾ ਹੋਇਆ ਦਿਖਾਈ ਦੇ ਰਿਹਾ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਵੱਡੀ ਬੈਕਰੀ ਦੇਖਣ ਨੂੰ ਮਿਲ ਰਹੀ ਹੈ।

ਏਸ ਪਿੱਚਰ ਵਿੱਚ ਸਾਨੂੰ ਬਹੁਤ ਸਾਰੇ ਲੋਗ ਦਿਖਾਈ ਦੇ ਰਹੇ ਹਨ।

ਮਾਰਕੇਟ ਵਿੱਚ ਬਹੁਤ ਸਾਰਿਆਂ ਸ਼ੌਪਸ ਵੀ ਦਿੱਖ ਰਹੀਆਂ ਹਨ।

ਟਰੱਕ ਦੇ ਨੇੜੇ ਇੱਕ ਆਦਮੀ ਵੀ ਖੜਾ ਹੋਇਆ ਦਿਖਾਈ ਦੇ ਰਿਹਾ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਬਹੁਤ ਹੀ ਵਧੀਆ ਬਿਲਡਿੰਗ ਦੇਖਨ ਨੂੰ ਮਿਲ ਰਹੀ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਹੀ ਵਧੀਆ ਵਿਊ ਦਿਖਾਈ ਦੇ ਰਿਹਾ ਹੈ।

ਇਸ ਪਿਕਚਰ ਵਿੱਚ ਸਾਨੂੰ ਬਹੁਤ ਹੀ ਸਾਰੇ ਦਖਤ ਵੀ ਦਿਖਾਈ ਦੇ ਰਹੇ ਹਨ।

ਇਸ ਪਿਚਰ ਵਿੱਚ ਸਾਨੂੰ ਇੱਕ ਬਹੁਤ ਹੀ ਸੋਹਣਾ ਰੂਮ ਦੇਖਣ ਨੂੰ ਮਿਲ ਰਿਹਾ ਹੈ।

ਇੱਥੇ ਸਾਨੂੰ ਬਹੁਤ ਹੀ ਸੋਹਣੀਆਂ ਸੋਹਣੀਆਂ ਚੇਅਰਜ਼ ਅਤੇ ਟੇਬਲਸ ਵੀ ਦਿਖਾਈ ਦੇ ਰਿਹਾ।

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਹੀ ਵਧੀਆ ਪਾਰਕ ਦੇਖਨ ਨੂੰ ਮਿਲ ਰਹੀ ਹੈ।